ਅੱਛਾ ਜਿਆਦਾ ਚੱਕਦੇ ਏ

ਹਮ ਨਹੀਂ ਮਤਲਬ ਇਹ ਪਰ ਜਿਹੜਾ ਹੁਣ ਅੱਜਕਲ filter ਲੱਗ ਗਏ filter

ਪਾਣੀ ਪੀਣਾ ਚਾਹੀਦਾ ਨਹੀਂ ਪੀਣਾ ਚਾਹੀਦਾ ਕਈ ਲੋਕ ਨਾ ਦੇਖੋ filter ਅੱਜਕਲ ਹਰੇਕ ਘਰ ਚ ਲੱਗਿਆ ਹੋਇਆ

ਦੇਖੋ medical ਦੇ according ਤਾਂ ਚਾਹੀਦਾ ਨੀ ਹੈਗਾ ਅੱਛਾ ਨੀ ਫੇਰ ਉਹ ਤਾਂ ਜਿਹੜਾ ਉਹਦੇ ਵਿੱਚ ਕਹਿਨੇ ਏ ਸ਼ੋਰਾ ਹੁੰਦਾ ਪਾਣੀ ਦੇ ਵਿੱਚ

ਜਿਹੜਾ white color ਦਾ ਨਾ ਪਾਣੀ ਗਰਮ ਕਰਦੇ ਆ ਉਹ ਫੇਰ ਨਮਕ ਜਿਹਾ ਨਹੀਂ ਹੁੰਦਾ

ਤਾਂ ਆਪਣੀ body ਨੂੰ ਖਰਾਬ ਕਰੁਗਾ ਉੱਪਰ ਆਪਣੇ ਆ ਜਿਹੜੀ ਨਾੜਾ ਨੇ ਉਹਦੇ ਚ ਜੰਮ ਜਾਂਦਾ ਉਹ ਉਹੀ ਹੈ ਨਾ ਹੁਣ ਦ ਅਹ ਕਈ ਜਗ੍ਹਾ ਪਾਣੀ ਇੰਨਾ ਖਰਾਬ ਹੋ ਚੁਕਿਆ ਜੇ ਮਜਬੂਰੀ ਏ ਬੰਦੀਆਂ ਦੀ ਉੱਥੇ ਉਹਨੂੰ ਹੁਣ ਪੀਣਾ ਪੈਂਦਾ ਉਹ ਪਾਣੀ ਆਪਣਾ ਅਹ filter ਆਲਾ ਹਾਂ filter ਵਾਲਾ ਪੀਣਾ ਤਾਂ ਪਉਗਾ ਨਾ

ਜਿਹੜੀ company ਤੋਂ filter ਲਵਾਉਣਾ ਉਹਨੂੰ ਕਹਿ ਸਕਦੇ ਆ TDS ਜਿਹੜਾ ਨਾ ਜਿਆਦਾ ਨਾ

ਜਿੱਦਾਂ normal ਪਾਣੀ ਦਾ ਆਪਣਾ TDS ਛੇ ਸੋ ਜਾਂ ਸੱਤ ਸੋ ਏ ਤਾਂ ਉਹਨੂੰ ਕਹਿ ਦਿਉ ਬੀ ਦੋ ਸੋ ਢਾਈ ਸੋ ਰਖਿਉ ਇਸ ਤੋਂ ਜਿਆਦਾ ਨੀ ਘੱਟ ਕਰੇ

ਬਿਲਕੁਲ ਬਿਲਕੁਲ

ਉਹ ਤਾਂ ਦੱਸੋ ਆਪਾਂ ਹੁਣ ਕੀ ਖਾਈਏ ਫੇਰ ਰੋਟੀ ਤੇ ਵੀ ਸੁਸਤੀ ਨਾ ਪਵੇ ਆਪਣਾ ਨੀਂਦ ਇੱਕ ਥਕਾਵਟ ਜੀ ਨਾ ਰਹੇ ਦੇਖੋ ਜੀ ਸਭ main ਤਾਂ ਹੈਗਾ ਬੀ ਆਪਣਾ time ਨਾਲ ਸੋ ਕੇ ਘਟੋ ਘੱਟ ਅੱਠ ਘੰਟੇ ਦੀ ਨੀਂਦ ਆਪਾਂ ਨੂੰ ਚਾਹੀਦੀ ਏ ਅੱਠ ਘੰਟੇ ਦੀ

ਉਠਣ ਤੋਂ

ਪਾਣੀ ਪਿਉ ਜਿੰਨਾ ਅਹ ਥੋੜਾ ਪੀ ਸਕਦੇ ਓ ਜਿੰਨੀ ਤੁਹਾਡੀ ਉਹ ਹੈਗੀ ਨੀ ਜੇ ਦੇਖੋ

ਇੱਕ ਸਿਆਲ ਮੋਸਮ ਠੰਡ ਦਾ ਹੁੰਦਾ ਠੰਡ ਚ ਬੰਦਾ ਪੀ ਲੈਂਦਾ ਗਰਮੀ ਚ ਗਰਮ ਪਾਣੀ ਤਾਂ ਪੀਣਾ ਬਹੁਤ ਮੁਸ਼ਕਲ ਲੱਗਦਾ ਨਾ ਨਹੀਂ ਉਹ ਇਹ ਆ ਦਸਾ ਕੇ ਔਖਾ ਲੱਗਦਾ ਫੇਰ ਕਹਿਨੇ ਆਦਤ ਜਦੋਂ ਬਣ ਜਾਂਦੀ ਏ ਨਾ ਤੁਸੀਂ ਇੱਕ ਹੋਰ ਮੈਂ

ਪਾਣੀ ਜਿਆਦਾ ਗਰਮ ਨਾ ਕਰੋ ਬਹੁਤ ਗਰਮ ਨਾ ਕਰੋ ਤੇ ਅਹ

ਅਹ ਤੇ ਮਤਲਬ

ਅੱਛਾ ਜੀ

ਠੀਕ ਏ ਠੀਕ ਏ ਵੈਸੇ ਜੇ ਮਤਲਬ ਜੇ ਥਕਾਵਟ ਜੀ ਹੁੰਦੀ ਏ ਨਾ ਸੁਸਤੀ ਜੀ ਪੈਂਦੀ ਏ ਉਹ ਫੇਰ ਠੀਕ ਰਹੁਗੀ

ਉਹਦੇ ਤਾਂ ਉਹ ਤਾਂ ਹਾਂ ਜੇ ਪਾਣੀ ਨਾਲ ਇੱਕ ਤਾਂ ਜੋ ਆਪਣੇ ਅੰਦਰ ਨਾੜਾ ਨੇ ਉਹ ਸਾਫ਼ ਹੋ ਜਾਂਦੀਆਂ ਨੇ ਜੀ

ਕਿਉਂਕਿ ਚਾਹ ਬੜੀ problem ਚਾਹ ਬਹੁਤ ਮਤਲਬ ਪੀ ਹੋ ਜਾਂਦੀ ਸਾਰਾ ਦਿਨ ਚ ਨਾ ਕਿਉਂਕਿ ਕਈ ਵਾਰ ਨਾ ਆਪਣਾ ਕੰਮ ਇਸ ਤਰ੍ਹਾਂ ਦਾ ਨਾ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਕਦੇ ਪਾਪਾ ਦਾ ਕੰਮ ਏ shop ਦਾ ਕੰਮ ਏ

ਠੀਕ ਏ ਕੋਈ ਮਿਲਣ ਆ ਗਿਆ ਚਲੋ ਉਹਦੇ ਵਾਸਤੇ ਚਾਹ ਮੰਗਾ ਲੀ ਤਾਂ ਆਪ ਵੀ ਪੀਣੀ ਪੈਂਦੀ ਏ ਨਾ ਨਹੀਂ ਪੀਤੀ ਤਾ ਅੱਗਲਾ ਫੇਰ ਕਹਿੰਦਾ ਤੁਸੀਂ ਆਪ ਤਾਂ ਪੀਤੀ ਨੀ

ਉਹ ਦੇਖੋ ਦੱਸਾਂ ਕੀ ਏ ਫੇਰ ਉਹਦੀ ਮਾਤਰਾ ਘਟਾ ਦੋ ਜੀ ਵੈਸੇ ਤਾਂ ਪੀਣੀ ਓ ਨਹੀਂ ਚਾਹੀਦੀ

ਮਤਲਬ ਉਹਨੂੰ ਕਹਿ ਦੋ ਵੀ ਬੱਸ ਥੋੜੀ ਜੀ ਪਾ ਲੋ ਦੋ ਘੂਟਾ ਪਾ ਦੋ ਜਿਵੇਂ ਆਪਾਂ ਕਹਿ ਦਿਨੇ ਆ ਜਿਵੇਂ

ਨਹੀਂ ਕਈ ਵਾਰ ਜ਼ੇ ਮਤਲਬ ਅਹ ਪੀਤੀ ਗਈ ਆਪਣੇ ਚਾਹ ਜਿਆਦਾ time ਨਾ ਉਹ ਕੋਈ ਇਸ ਤਰ੍ਹਾਂ ਕੋਈ ਹੈਗਾ ਕੋਈ ਨੁਕਸਾ ਜਿਹਨੂੰ ਕਹਿ ਦਿੰਨੇ ਆ ਬੀ ਸਾਡੀ ਚਾਹ ਵੀ ਖਰਾਬ ਨਾ ਕਰੇ ਚੱਲ ਬੰਦੇ ਜੇ ਪੀਤੀ ਗਈ ਤਾਂ ਵੀ ਠੀਕ ਰਹੀ ਦੇਖੋ ਜੀ ਉਹ ਨੁਕਤੇ

ਉਹ ਕੋਈ ਵੀ ਚੀਜ਼ ਏ ਮੈਂ ਤੁਹਾਨੂੰ ਇੱਕ ਦੱਸਾਂ simple ਬੀ ਕੋਈ ਵੀ ਚੀਜ਼ ਏ ਤੁਸੀਂ ਖਾਉ ਪਿਉ ਮੈਂ ਮੈਂ ਕਹਿਣਾ ਤੁਸੀਂ ਜੋ ਮਰਜੀ ਖਾਉ ਪਿਉ ਮਿੱਠਾ ਖਾਉ

ਖਾਉ ਚਾਹ ਪਿਉ ਉਹਨੂੰ ਹਜਮ ਕਰੋਂ ਅੱਛਾ ਉਹਨੂੰ ਹਜਮ ਕਰੋਂ

ਮੈਂ ਕਹਿਣਾ ਕਿਸੇ ਵੀ ਚੀਜ਼ ਦੀ ਲੋੜ ਨੀਂ ਤੁਹਾਨੂੰ ਨਾ GYM ਦੀ ਲੋੜ ਏ ਨਾ ਕਿਤੇ ਜਾਣ ਦੀ ਲੋੜ ਏ ਜਿੰਨਾ ਤੁਸੀਂ ਖਾਇਆ ਉੰਨੀ ਤੁਸੀਂ ਹਜਮ ਕਰੋ ਮੈਂ ਸੈਰ ਸੂਰ ਕਰੀ ਜਾਉ

ਠੀਕ ਏ ਜੀ ਠੀਕ

ਆਪਣਾ ਅਹ ਉਹ ਮਤਲਬ ਹਜਮ ਹੋਊਗੀ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਹਾਂ ਨਾਲੇ body ਨੂੰ ਆਪਣੇ ਜਿਹੜੇ body part ਨੇ ਉਹਨੂੰ working ਚ ਰੱਖੀਏ ਜਿਵੇਂ ਤੁਰਦੇ

ਹੁਣ ਮਤਲਬ ਮੈਂ ਤੁਹਾਨੂੰ ਦਸਦਾ normal ਇੱਕ ਬੰਦੇ ਨੂੰ ਜਿਹੜੀ calorie ਏ ਸਾਰੇ ਦਿਨ ਦੀ ਜੀ ਉਹ ਪੰਦਰਾਂ ਸੋ ਤੋਂ ਦੋ ਹਜਾਰ ਦੇ ਵਿੱਚ ਵਿੱਚ ਆ ਜਾਂਦੀ ਏ ਮੋਟਾ ਜਾ ਮੈਂ ਤੁਹਾਨੂੰ ਦੱਸਾਂ

ਦੋ ਹਜਾਰ ਦੇ ਵਿੱਚ calorie ਇੰਨੀ

ਇਹ ਤੋਂ ਵੱਧ ਤੁਹਾਡੀ calorie ਏ ਤਾਂ ਤੁਹਾਡੀ fat ਏ

ਮੈਂ ਕਿਹਾ ਤੈ ਮੈਂ ਦੇਖਿਆ ਨਾ ਕਈ ਬੰਦੇ ਦੇ ਕੀ ਹੁੰਦਾ ਮੁਟਾਪਾ ਖਾਸਾ ਹੁੰਦਾ ਪਰ ਜਾਨ ਹੁੰਦੀ ਨੀਂ ਉਹਨਾ ਚ ਉਹ ਫੇਰ

ਜਾਣੇ ਏ ਜੇ ਕਹਿਨੇ ਏ ਹੁਣ ਸ਼ਰੀਰ ਸੋਹਲ ਹੁੰਨੇ ਏ ਉਹਨਾ ਦੇ ਜੋ ਵੀ ਇਹ ਵੀ ਸ਼ਰੀਰ ਤੋਂ ਵੀ ਚਲੋ ਉਹ ਚੀਜ਼ਾਂ ਹੈ ਈ ਨੀਂ main

ਠੀਕ ਏ

ਅੱਛਾ ਜੀ ਤੇ ਉਸ ਤੇ ਇਲਾਵਾ ਹੋਰ ਆਪਾਂ ਕੀ ਕਰ ਸਕਦੇ ਆ ਇੱਕ ਤਾਂ ਸੈਰ ਹੋ ਗਈ ਕੀ ਦੱਸਿਆ

ਖਾਣਾ ਪੀਣਾ ਦੱਸੋ ਨਾ ਵੀ ਆਪਾਂ ਨੂੰ ਕੀ ਖਾਣਾ ਪੀਣਾ ਚਾਹੀਦਾ ਖਾਣਾ ਪੀਣਾ ਦੇਖੋ ਸਭ ਤੋਂ ਮੈਂ ਤਾਂ ਉਹੀ ਦਸ ਰਿਹਾ ਵੀ ਪਾਣੀ ਪਾਣੀ ਪਿਉ ਆਪਣਾ ਵੱਧ

ਅੱਸੀ ਕਿੱਲੋ weight ਦੱਸਿਆ ਤੁਹਾਨੂੰ ਇੱਕ ਦਿਨ ਦੇ ਵਿੱਚ ਚਾਰ litter ਪਾਣੀ ਪੀਣਾ ਚਾਹੀਦਾ ਜੀ ਚਾਰ litter

ਮਤਲਬ ਵੀਹ ਵੀਹ ਕਿੱਲੋ ਪਿੱਛੇ ਇੱਕ litter ਪਾਣੀ ਹੁੰਦਾ ਜੀ ਅੱਛਾ ਜੀ

ਵੀਹ ਕਿਲੋ ਬੰਦੇ ਦਾ ਦਿਨ ਚ ਇੱਕ litter ਪਾਣੀ ਪੀਣਾ ਈ ਪੀਣਾ ਉਹਨੂੰ

ਅੱਛਾ ਜੀ

ਤੁਹਾਨੂੰ ਘੱਟੋ ਹਾਂ ਚਾਰ litter ਤੁਹਾਡਾ ਪੱਕਾ ਈ ਓ ਏ ਅੱਛਾ ਜੀ

ਤੋਂ ਪਾਣੀ ਨਾਲ ਆਪਾਂ ਨੂੰ ਪਾਣੀ ਆਪਣਾ ਪੂਰਾ ਪੀਂਦੇ ਓ ਨਹੀਂ ਉਹੀ ਏ ਨਾ ਹੁਣ ਤੁਸੀਂ ਮੈਂ ਨਾ ਕੀ ਖਾਣਾ ਪੀਣਾ ਚਾਹੀਦਾ ਇਹੀ ਚੀਜ਼ਾਂ ਆਪਾਂ ਦੱਸਦੇ ਆ ਇਹਨਾ ਚ ਉਹ ਲੋਕ ਇੰਨੀ ਗੋਰ ਨਹੀਂ ਕਰਦੇ

ਹਾਂ ਚਾਰ litter ਪਾਣੀ ਤੁਸੀਂ ਪਿਉਗੇ ਇੱਕ ਦੇਖੋ bathroom ਆਉਗਾ

ਹੁਣ ਉਹ ਤਾਂ ਬਹੁਤ ਚੰਗੀ ਗੱਲ ਏ bathroom ਰਹੀ ਉਹ ਆਪਣੀ infection ਏ ਗੰਦਾ ਜੋ ਕਣ ਅੰਦਰ ਏ ਉਹ ਬਾਹਰ ਨਿਕਲਦਾ ਜੀ ਹਾਂਜੀ ਹਾਂਜੀ

ਜੇ ਤੁਹਾਡੇ bathroom ਚ ਅਹ ਪੀਲਾ ਪਨ ਹੈਗਾ ਤਾਂ ਤੁਸੀਂ main ਹੈਗਾ ਜੀ ਤੁਹਾਡੇ ਅੰਦਰ infection ਏ ਜਾਂ

ਮੈਂ ਤੁਹਾਨੂੰ ਦੱਸਾਂ ਕੀ ਤੁਹਾਡੇ ਅੰਦਰ ਪਾਣੀ ਦੀ ਕੰਮੀ ਏ ਜਦੋਂ ਆਪਾਂ bathroom white ਆ ਗਿਆ ਐਨ ਤੁਹਾਡਾ ਤਾਂ ਸਮਜੋ ਤੁਹਾਡੀ ਪਾਣੀ ਦੀ ਕੰਮੀ ਪੂਰੀ ਏ ਪੰਜ percent ਵਧੀਆ ਮਤਲਬ ਕੀ ਚਾਹੀਦਾ

ਠੀਕ ਏ

video ਦੇਖੀ ਸੀਗੀ YouTube ਤੇ ਕਿਸੇ ਨੇ ਭੇਜੀ ਉਹ ਕਹਿੰਦੇ ਜੇ ਜਿਆਦਾ white ਵੀ ਆ ਰਿਹਾ ਉਹ ਵੀ ਨੁਕਸਾਨ ਦਾਇਕ ਏ

light ਜਾ ਪਿਪੜਾ ਪੀਲਾ ਨਾ ਜੇ ਮਤਲਬ ਕੀ ਜਿਆਦਾ yellow ਨੀ ਨਾ ਹੈਗਾ ਮਤਲਬ ਕੀ

ਜਾ ਪੀਲਾ ਹਲਕਾ ਜਾ normal ਜਾ ਪੀਲਾ ਰੰਗ ਵੀ ਹੈਗਾ ਨਾ ਮਤਲਬ

ਆ ਵੀ ਤੁਹਾਡੇ ਅੰਦਰੋ ਗੰਦਗੀ ਜਾਂ ਨਾ infection ਜਾਂ ਕੋਈ ਗਰਮੀ ਏ ਮਤਲਬ ਨਾਲ ਨਾਲ ਨਿਕਲ ਰਹੀ ਏ ਜੇ ਤੁਹਾਡਾ ਜਿਆਦਾ